ਜਾਵਾ ਵਿੱਚ ਇੰਸਟੈਂਸ ਫੀਲਡਜ਼ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ
ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ
ਇੰਸਟੈਂਸ ਫੀਲਡਜ਼ ਦੇ ਬਾਰੇ ਵਿੱਚ ਕਲਾਸ ਦਾ ਇੰਸਟੈਂਸ ਫੀਲਡਜ਼ ਐਕਸੇਸ ਕਰਨਾ
ਇੰਸਟੈਂਸ ਫੀਲਡਜ਼ ਲਈ ਮੋਡੀਫਾਇਰਜ਼
ਅਤੇ ਇੰਸਟੈਂਸ ਫੀਲਡਜ਼ ਨੂੰ ਕਿਉਂ ਬੁਲਾਉਂਦੇ ਹਨ160 ਇੱਥੇ ਅਸੀ ਵਰਤੋ ਕਰ ਰਹੇ ਹਾਂ ਉਬੰਟੁ ਵਰਜਨ 11 10 ਜੇਡੀਕੇ 1 6 ਅਤੇ ਇਕਲਿਪਸ ਇਦੇ 3 7 0 ਇਸ ਟਿਊਟੋਰਿਅਲ ਨੂੰ ਸਮਝਨ ਲਈ ਤੁਹਾਨੂੰ ਗਿਆਨ ਹੋਣਾ ਚਾਹੀਦਾ ਹੈ ਕਿ ਇਕਲਿਪਸ ਦੀ ਵਰਤੋ ਕਰਕੇ ਜਾਵਾ ਵਿੱਚ ਕਲਾਸ ਕਿਵੇਂ ਬਣਾਇਏ
ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਕਲਾਸ ਲਈ ਆਬਜੇਕਟ ਕਿਵੇਂ ਬਣਾਇਏ
ਜੇਕਰ ਨਹੀਂ ਤਾਂ ਸਬੰਧਤ ਟਿਊਟੋਰਿਅਲ ਲਈ ਕ੍ਰਿਪਾ ਸਾਡੀ ਇਸ ਵੇਬਸਾਈਟ ਉੱਤੇ ਜਾਓ
http ਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂ ਸਪੋਕਨ ਟਿਊਟੋਰੀਅਲ ਓਰਗ ਅਸੀ ਜਾਣਦੇ ਹਾਂ ਕਿ ਆਬਜੇਕਟਸ ਉਨ੍ਹਾਂ ਦੇ ਵਿਅਕਤੀਗਤ ਸਟੇਟਸ ਨੂੰ ਫੀਲਡਜ਼ ਵਿੱਚ ਸਟੋਰ ਕਰਦੇ ਹਾਂ
ਇਹ ਫੀਲਡ ਬਿਨਾਂ ਸਟੈਟਿਕ ਕੀਵਰਡ ਦੇ ਘੋਸ਼ਿਤ ਹੁੰਦੇ ਹਨ
ਅਸੀ ਸਟੈਟਿਕ ਫਿਲਡਸ ਦੇ ਬਾਰੇ ਵਿੱਚ ਅਗਲੇ ਟਿਊਟੋਰਿਅਲਸ ਵਿੱਚ ਸਿਖਾਂਗੇ
ਨੋਨ ਸਟੈਟਿਕ ਫਿਲਡਸ ਇੰਸਟੈਂਸ ਵੇਰਿਏਬਲਸ ਜਾਂ ਇੰਸਟੈਂਸ ਫਿਲਡਸ ਦੇ ਰੂਪ ਵਿੱਚ ਵੀ ਜਾਣੇ ਜਾਂਦੇ ਹਨ
ਸਟੂਡੈਂਟ ਕਲਾਸ ਵਿੱਚ ਵਾਪਸ ਜਾਓ ਜੋ ਕਿ ਅਸੀਂ ਪਹਿਲਾਂ ਹੀ ਬਣਾਇਆ ਹੈ
ਅਸੀ ਵੇਖ ਸੱਕਦੇ ਹਾਂ ਕਿ ਇੱਥੇ roll no ਅਤੇ ਨਾਮੇ ਇਸ ਕਲਾਸ ਦੇ ਇੰਸਟੈਂਸ ਫੀਲਡਜ਼ ਹਨ
ਹੁਣ ਅਸੀ ਸਿਖਾਂਗੇ ਕਿ ਇਸ ਫਿਲਡਸ ਨੂੰ ਐਕਸੇਸ ਕਿਵੇਂ ਕਰੀਏ
ਇਸਦੇ ਲਈ ਟੈਸਟਸਟੂਡੈਂਟ ਕਲਾਸ ਖੋਲੋ ਜੋ ਕਿ ਅਸੀਂ ਪਹਿਲਾਂ ਹੀ ਬਣਾਇਆ ਹੈ
ਅਸੀ ਦੂਜਾ ਆਬਜੇਕਟ ਬਣਾਉਣ ਲਈ ਸਟੇਟਮੇਂਟ ਨੂੰ ਹਟਾ ਸੱਕਦੇ ਹਾਂ
ਅਸੀ ਪ੍ਰਿੰਟਲਨ ਸਟੇਟਮੇਂਟ ਨੂੰ ਵੀ ਹਟਾ ਦੇਵਾਂਗੇ
ਹੁਣ ਅਸੀ ਸਟਡ1 ਅਤੇ ਡੋਟ ਆਪਰੇਟਰ ਦੀ ਵਰਤੋ ਕਰਕੇ ਸਟੂਡੈਂਟ ਕਲਾਸ ਦੇ ਫਿਲਡਸ roll no ਅਤੇ ਨਾਮੇ ਨੂੰ ਐਕਸੇਸ ਕਰਾਂਗੇ
ਹੁਣ ਉਸਦੇ ਲਈ ਟਾਈਪ ਕਰੋ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਬਰੈਕੇਟਸ ਅਤੇ ਡਬਲ ਕੋਟਸ ਵਿੱਚ ਥੇ ਰੋਲ ਨੰਬਰ ਆਈਐਸ ਫਿਰ ਪਲੱਸ ਸਟਡ1 ਡੋਟ ਦਿੱਤੇ ਗਏ ਆਪਸ਼ਨ ਵਿਚੋ roll no ਚੁਣੋ ਏੰਟਰ ਦਬਾਓ ਫਿਰ ਸੇਮੀਕਾਲਨ
ਅਗਲੀ ਲਾਇਨ ਵਿੱਚ ਟਾਈਪ ਕਰੋ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਬਰੈਕੇਟਸ ਅਤੇ ਡਬਲ ਕੋਟਸ ਵਿੱਚ ਥੇ ਨਾਮੇ ਆਈਐਸ ਪਲੱਸ ਸਟਡ1 ਡੋਟ ਨਾਮੇ ਚੁਣੋ ਏੰਟਰ ਦਬਾਓ ਫਿਰ ਸੇਮੀਕਾਲਨ
ਹੁਣ ਫਾਇਲ ਟੈਸਟਸਟੂਡੈਂਟ ਜਾਵਾ ਨੂੰ ਸੇਵ ਅਤੇ ਰਨ ਕਰੋ
ਹੁਣ Ctrl S ਅਤੇ Ctrl ਫ਼11 ਦਬਾਓ
ਸਾਨੂੰ ਆਉਟਪੁਟ ਮਿਲਦਾ ਹੈ ਥੇ ਰੋਲ ਨੰਬਰ ਆਈਐਸ 0 ਥੇ ਨਾਮੇ ਆਈਐਸ ਨੁੱਲ ਕਿਉਂਕਿ ਅਸੀਂ ਕਿਸੇ ਵੀ ਵੈਲਿਊ ਲਈ ਵੇਰਿਏਬਲ ਇਨੀਸ਼ਿਲਾਇਜ ਨਹੀਂ ਕੀਤਾ ਹੈ
ਜਾਵਾ ਵਿੱਚ ਫਿਲਡਸ ਦੀਆਂ ਰੇਨਡਮ ਵੈਲਿਊਜ ਨਹੀਂ ਹੋ ਸਕਦੀਆਂ
ਆਬਜੇਕਟ ਲਈ ਮੇਮਰੀ ਨਿਰਧਾਰਤ ਕਰਨ ਦੇ ਬਾਅਦ ਫਿਲਡਸ ਨੁੱਲ ਜਾਂ ਜ਼ੇਰੋ ਵਿੱਚ ਇਨਿਸ਼ੀਲਾਇਜ ਹੁੰਦੇ ਹਨ
ਇਹ ਕੰਮ ਕੰਸਟਰਕਟਰ ਦੁਆਰਾ ਕੀਤਾ ਜਾਂਦਾ ਹੈ
ਅਸੀ ਕੰਸਟਰਕਟਰ ਦੇ ਬਾਰੇ ਵਿੱਚ ਆਉਣ ਵਾਲੇ ਟਿਊਟੋਰਿਅਲਸ ਵਿੱਚ ਸਿਖਾਂਗੇ
ਹੁਣ ਅਸੀ ਫਿਲਡਸ ਨੂੰ ਸਪੱਸ਼ਟ ਰੂਪ ਵਿਚ ਇਨੀਸ਼ਿਲਾਇਜ ਕਰਾਂਗੇ ਅਤੇ ਆਉਟਪੁਟ ਵੇਖਾਂਗੇ
ਹੁਣ ਟਾਈਪ ਕਰੋ ਇੰਟ roll no ਇਕੁਅਲ ਟੋ 50 ਅਗਲੀ ਲਾਇਨ ਸਟ੍ਰਿੰਗ ਨਾਮੇ ਇਕੁਅਲ ਟੋ ਡਬਲ ਕੋਟਸ ਵਿੱਚ ਰਾਜੂ ਹੁਣ ਫਾਇਲ ਨੂੰ ਸੇਵ ਅਤੇ ਰਨ ਕਰੋ
Ctrl S ਅਤੇ Ctrl ਫ਼11 ਦਬਾਓ
ਸਾਨੂੰ ਉਮੀਦ ਅਨੁਸਾਰ ਆਉਟਪੁਟ ਪ੍ਰਾਪਤ ਹੁੰਦਾ ਹੈ ਥੇ ਰੋਲ ਨੰਬਰ ਆਈਐਸ 50 ਥੇ ਨਾਮੇ ਆਈਐਸ ਰਾਜੂ ਕਿਉਂਕਿ ਅਸੀਂ ਸਟੂਡੈਂਟ ਕਲਾਸ ਵਿੱਚ ਵੇਰਿਏਬਲ ਨੂੰ ਸਪੱਸ਼ਟ ਰੁਪ ਵਿਚ ਇਨੀਸ਼ਿਲਾਇਜ ਕੀਤਾ ਹੈ
ਅਸੀ ਵੇਖ ਸੱਕਦੇ ਹਾਂ ਕਿ ਇੱਥੇ ਫੀਲਡਜ਼ ਵਿੱਚ ਮੋਡੀਫਾਇਰ ਜਾਂ ਡਿਫਾਲਟ ਮੋਡੀਫਾਇਰ ਨਹੀਂ ਹੈ
ਮੋਡੀਫਾਇਰਜ਼ ਨੂੰ ਫੇਰ ਕਾਲ ਕਰੋ ਜਿਸਦੀ ਅਸੀਂ ਕ੍ਰੀਏਟਿੰਗ ਕਲਾਸੇਸ ਵਿੱਚ ਚਰਚਾ ਕੀਤੀ ਸੀ
ਅਸੀ ਫਿਲਡ ਨੂੰ ਐਕਸੇਸ ਕਰ ਸੱਕਦੇ ਹਾਂ ਕਿਉਂਕਿ ਸਟੂਡੈਂਟ ਜਾਵਾ ਅਤੇ ਟੈਸਟਸਟੂਡੈਂਟ ਜਾਵਾ ਦੋਵੇ ਸਮਾਨ ਪੈਕੇਜ ਵਿੱਚ ਹਨ
ਅਸੀ ਵੇਖ ਸੱਕਦੇ ਹਾਂ ਕਿ ਇੱਥੇ ਉਹ ਸਮਾਨ ਡਿਫਾਲਟ ਪੈਕੇਜ ਵਿੱਚ ਹੈ
ਅਸੀ ਪੈਕੇਜ ਦੇ ਬਾਰੇ ਵਿੱਚ ਅਗਲੇ ਟਿਊਟੋਰਿਅਲਸ ਵਿੱਚ ਸਿਖਾਂਗੇ
ਹੁਣ ਅਸੀ ਮਾਡਿਫਾਇਰ ਨੂੰ ਪ੍ਰਾਈਵੇਟ ਵਿੱਚ ਬਦਲਾਂਗੇ
ਹੁਣ ਫੀਲਡ ਘੋਸ਼ਿਤ ਕਰਨ ਤੋਂ ਪਹਿਲਾਂ ਪ੍ਰਾਈਵੇਟ ਟਾਈਪ ਕਰੋ
ਹੁਣ ਟਾਈਪ ਕਰੋ ਪ੍ਰਾਈਵੇਟ ਇੰਟ ਰੋਲ ਨੋ 50 ਅਗਲੀ ਲਾਇਨ ਪ੍ਰਾਈਵੇਟ ਸਟ੍ਰਿੰਗ ਨਾਮੇ ਰਾਜੂ ਹੁਣ ਸਟੂਡੈਂਟ ਜਾਵਾ ਫਾਇਲ ਨੂੰ ਸੇਵ ਕਰੋ
ਅਸੀ ਵੇਖ ਸੱਕਦੇ ਹਾਂ ਕਿ ਸਾਨੂੰ ਟੈਸਟਸਟੂਡੈਂਟ ਜਾਵਾ ਵਿੱਚ ਏਰਰਸ ਮਿਲਦੀਆਂ ਹਨ
ਏਰਰ ਸਿੰਬਲ ਉੱਤੇ ਮਾਉਸ ਘੁਮਾਓ
ਇਹ ਦਰਸੋੰਦਾ ਹੈ ਥੇ ਫੀਲਡ ਸਟੂਡੈਂਟ ਡੋਟ ਰੋਲ ਨੰਬਰ ਆਈਐਸ ਨੋਟ ਵਿਜ਼ੀਬਲ ਅਤੇ ਥੇ ਫੀਲਡ ਸਟੂਡੈਂਟ ਡੋਟ ਨਾਮੇ ਆਈਐਸ ਨੋਟ ਵਿਜ਼ੀਬਲ ਇਹ ਇਸਲਈ ਕਿਉਂਕਿ ਪ੍ਰਾਇਵੇਟ ਫਿਲਡਸ ਕੇਵਲ ਆਪਣੇ ਕਲਾਸ ਵਿੱਚ ਐਕਸੇਸ ਹੋ ਸੱਕਦੇ ਹਨ
ਤੁਸੀ ਆਪ ਸਟੂਡੈਂਟ ਕਲਾਸ ਵਿਚੋ roll no ਅਤੇ ਨਾਮੇ ਨੂੰ ਐਕਸੇਸ ਕਰਨ ਦੀ ਕੋਸ਼ਿਸ਼ ਕਰ ਸੱਕਦੇ ਹੋ
ਤੁਸੀ ਵੇਖੋਗੇ ਕਿ ਤੁਸੀ ਓਹਨਾ ਨੂੰ ਬਿਨਾਂ ਏਰਰ ਦੇ ਐਕਸੇਸ ਕਰ ਸੱਕਦੇ ਹੋ
ਹੁਣ ਮੋਡੀਫਾਇਰ ਨੂੰ ਪ੍ਰੋਟੈਕਟਿਡ ਵਿੱਚ ਬਦਲੋ

ਹੁਣ ਫਾਇਲ ਨੂੰ ਸੇਵ ਕਰੋ ਅਤੇ ਪ੍ਰੋਗਰਾਮ ਨੂੰ ਰਨ ਕਰੋ
ਅਸੀ ਕੰਸੋਲ ਉੱਤੇ ਆਉਟਪੁਟ ਵੇਖਦੇ ਹਾਂ
ਰੋਲ ਨੋ ਆਈਐਸ 50 ਅਤੇ ਥੇ ਨਾਮੇ ਆਈਐਸ ਰਾਜੂ ਇਹ ਇਸਲਈ ਕਿਉਂਕਿ ਪ੍ਰੋਟੈਕਟਿਡ ਫਿਲਡਸ ਨੂੰ ਸਮਾਨ ਪੈਕੇਜੇਸ ਵਿੱਚ ਐਕਸੇਸ ਕੀਤਾ ਜਾ ਸਕਦਾ ਹੈ
ਹੁਣ ਵੇਖਦੇ ਹਾਂ ਕਿ ਇੰਸਟੈਂਸ ਫਿਲਡਸ ਨੂੰ ਕਿਉਂ ਬੁਲਾਉਂਦੇ ਹਨ
ਇੰਸਟੈਂਸ ਫਿਲਡਸ ਨੂੰ ਬੁਲਾਉਂਦੇ ਹਨ ਕਿਉਂਕਿ ਉਨ੍ਹਾਂ ਦੀਆਂ ਵੈਲਿਊਜ ਕਲਾਸ ਦੇ ਹਰ ਇੱਕ ਇੰਸਟੈਂਸ ਲਈ ਵਿਸ਼ੇਸ਼ ਹੁੰਦੀਆਂ ਹਨ
ਦੂੱਜੇ ਸ਼ਬਦਾਂ ਵਿੱਚ ਕਲਾਸ ਦੇ ਹਰ ਇੱਕ ਆਬਜੇਕਟ ਦੀ ਵਿਸ਼ੇਸ਼ ਵੈਲਿਊਜ ਹੋਵੇਗੀ
ਟੈਸਟਸਟੂਡੈਂਟ ਕਲਾਸ ਉੱਤੇ ਜਾਓ
ਇੱਥੇ ਅਸੀ ਸਟੂਡੈਂਟ ਕਲਾਸ ਦਾ ਇੱਕ ਹੋਰ ਆਬਜੇਕਟ ਬਣਾਵਾਂਗੇ
ਹੁਣ ਅਗਲੀ ਲਾਇਨ ਟਾਈਪ ਕਰੋ ਸਟੂਡੈਂਟ ਸਪੇਸ ਸਟਡ2 ਇਕੁਅਲ ਟੋ ਨਿਊ ਸਪੇਸ ਸਟੂਡੈਂਟ ਬਰੈਕੇਟਸ ਖੋਲੋ ਅਤੇ ਬੰਦ ਕਰੋ ਸੇਮੀਕਾਲਨ
ਹੁਣ ਅਸੀ ਟੈਸਟਸਟੂਡੈਂਟ ਕਲਾਸ ਵਿੱਚ ਦੋਵਾਂ ਆਬਜੇਕਟਸ ਨੂੰ ਇਨੀਸ਼ਿਲਾਇਜ ਕਰਾਂਗੇ
ਅਗਲੀ ਲਾਇਨ ਟਾਈਪ ਕਰੋ ਸਟਡ1 ਡੋਟ roll no ਚੁਨੇਂ ਏੰਟਰ ਦਬਾਓ ਇਕੁਅਲ ਟੋ 20 ਸੇਮੀਕਾਲਨ
ਅਗਲੀ ਲਾਇਨ ਟਾਈਪ ਕਰੋ ਸਟਡ1 ਡੋਟ ਨਾਮੇ ਚੁਣੋ ਏੰਟਰ ਦਬਾਓ ਇਕੁਅਲ ਟੋ ਡਬਲ ਕੋਟਸ ਵਿੱਚ ਰਾਮੂ ਸੇਮੀਕਾਲਨ ਏੰਟਰ ਦਬਾਓ
ਇਸ ਪ੍ਰਕਾਰ ਅਸੀਂ ਪਹਿਲਾਂ ਆਬਜੇਕਟ ਲਈ ਫਿਲਡ ਇਨੀਸ਼ਿਲਾਇਜ ਕੀਤਾ ਹੈ
ਹੁਣ ਅਸੀ ਦੂੱਜੇ ਆਬਜੇਕਟ ਲਈ ਫਿਲਡ ਨੂੰ ਇਨੀਸ਼ਿਲਾਇਜ ਕਰਾਂਗੇ
ਹੁਣ ਟਾਈਪ ਕਰੋ ਸਟਡ2 ਡੋਟ roll no ਚੁਣੋ ਇਕੁਅਲ ਟੋ 30 ਸੇਮੀਕਾਲਨ
ਅਗਲੀ ਲਾਇਨ ਸਟਡ2 ਡੋਟ ਨਾਮੇ ਚੁਣੋ ਇਕੁਅਲ ਟੋ ਡਬਲ ਕੋਟਸ ਵਿੱਚ ਸ਼ਿਆਮੂ ਸੇਮੀਕਾਲਨ ਏੰਟਰ ਦਬਾਓ
ਹੁਣ ਪ੍ਰਿੰਟਲਨ ਸਟੇਟਮੇਂਟ ਦੇ ਬਾਅਦ ਟਾਈਪ ਕਰੋ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਬਰੈਕੇਟਸ ਅਤੇ ਡਬਲ ਕੋਟਸ ਵਿੱਚ ਥੇ ਰੋਲ ਨੰਬਰ ਆਈਐਸ ਪਲੱਸ ਸਟਡ2 ਡੋਟ roll no ਚੁਣੋ ਅਤੇ ਸੇਮੀਕਾਲਨ
ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਬਰੈਕੇਟਸ ਅਤੇ ਡਬਲ ਕੋਟਸ ਵਿੱਚ ਥੇ ਨਾਮੇ ਆਈਐਸ ਪਲੱਸ ਸਟਡ2 ਡੋਟ ਨਾਮੇ ਚੁਣੋ ਅਤੇ ਸੇਮੀਕਾਲਨ
ਹੁਣ ਫਾਇਲ ਨੂੰ ਸੇਵ ਅਤੇ ਰਨ ਕਰੋ Ctrl s ਅਤੇ Ctrl ਫ਼11 ਦਬਾਓ
ਸਾਨੂੰ ਇਸ ਪ੍ਰਕਾਰ ਆਉਟਪੁਟ ਪ੍ਰਾਪਤ ਹੁੰਦਾ ਹੈ
ਥੇ roll no ਆਈਐਸ 20 ਥੇ ਨਾਮੇ ਆਈਐਸ ਰਾਮੂ roll no ਆਈਐਸ 30 ਨਾਮੇ ਆਈਐਸ ਸ਼ਿਆਮੂ ਇੱਥੇ ਸਟਡ1 ਅਤੇ ਸਟਡ2 ਦੋਵੇ ਦੋ ਵੱਖ ਆਬਜੇਕਟਸ ਨੂੰ ਦਰਸਾਉਂਦੇ ਹਨ
ਇਸਦਾ ਮਤਲੱਬ ਹੈ ਕਿ ਦੋਵਾਂ ਆਬਜੇਕਟਸ ਦੀਆਂ ਵਿਸ਼ੇਸ਼ ਵੈਲਿਊਜ ਹਨ
ਅਸੀ ਉਸਨੂੰ ਇੱਥੇ ਵੇਖ ਸੱਕਦੇ ਹਾਂ
ਪਹਿਲੇ ਆਬਜੇਕਟ ਦੀ ਵੈਲਿਊਜ 20 ਅਤੇ ਰਾਮੂ ਹਨ
ਦੂੱਜੇ ਆਬਜੇਕਟ ਦੀ ਵੈਲਿਊਜ 30 ਅਤੇ ਸ਼ਿਆਮੂ ਹਨ
ਹੁਣ ਇੱਕ ਹੋਰ ਆਬਜੇਕਟ ਬਨਾਓ
ਹੁਣ ਟਾਈਪ ਕਰੋ ਸਟੂਡੈਂਟ ਸਪੇਸ ਸਟਡ3 ਇਕੁਅਲ ਟੋ ਨਿਊ ਸਪੇਸ ਸਟੂਡੈਂਟ ਬਰੈਕੇਟਸ ਵਿੱਚ ਓਪਨਿੰਗ ਐਂਡ ਕਲੋਜਿੰਗ ਬਰੈਕੇਟਸ ਸੇਮੀਕਾਲਨ
ਹੁਣ ਅਸੀ ਤੀਸਰੇ ਆਬਜੇਕਟ ਦੀ ਵੈਲਿਊਜ ਪ੍ਰਿੰਟ ਕਰਾਂਗੇ
ਹੁਣ ਟਾਈਪ ਕਰੋ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਬਰੈਕੇਟਸ ਅਤੇ ਡਬਲ ਕੋਟਸ ਵਿੱਚ ਥੇ roll no ਆਈਐਸ ਪਲੱਸ ਸਟਡ3 ਡੋਟ roll no ਚੁਣੋ ਸੇਮੀਕਾਲਨ
ਅਗਲੀ ਲਾਇਨ ਟਾਈਪ ਕਰੋ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਬਰੈਕੇਟਸ ਅਤੇ ਡਬਲ ਕੋਟਸ ਵਿੱਚ ਥੇ ਨਾਮੇ ਆਈਐਸ ਪਲੱਸ ਸਟਡ3 ਡੋਟ ਨਾਮੇ ਸੇਮੀਕਾਲਨ
ਹੁਣ ਫਾਇਲ ਨੂੰ ਸੇਵ ਅਤੇ ਰਨ ਕਰੋ
ਹੁਣ Ctrl S ਅਤੇ Ctrl ਫ਼11 ਦਬਾਓ
ਅਸੀ ਵੇਖ ਸੱਕਦੇ ਹਾਂ ਕਿ ਤੀਸਰੇ ਆਬਜੇਕਟ ਦੀਆਂ ਵੈਲਿਊਜ 50 ਅਤੇ ਰਾਜੂ ਹਨ
ਅਜਿਹਾ ਇਸਲਈ ਕਿਉਂਕਿ ਅਸੀਂ ਸਟੂਡੈਂਟ ਕਲਾਸ ਦੇ ਫਿਲਡਸ ਨੂੰ 50 ਅਤੇ ਰਾਜੂ ਲਈ ਸਪੱਸ਼ਟ ਰੂਪ ਵਿਚ ਇਨੀਸ਼ਿਲਾਇਜ ਕੀਤਾ ਹੈ
ਹੁਣ ਫਿਲਡਸ ਨੂੰ ਡੀ ਇਨੀਸ਼ਿਲਾਇਜ ਕਰਨ ਦੀ ਕੋਸ਼ਿਸ਼ ਕਰੋ ਅਤੇ ਤੀਸਰੇ ਆਬਜੇਕਟ ਲਈ ਆਉਟਪੁਟ ਵੇਖੋ
ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ
ਇੰਸਟੈਂਸ ਫਿਲਡਸ ਦੇ ਬਾਰੇ ਵਿੱਚ
ਡਾਟ ਆਪਰੇਟਰ ਦਾ ਵਰਤੋ ਕਰਕੇ ਫਿਲਡਸ ਨੂੰ ਐਕਸੇਸ ਕਰਨਾ
ਸੇਲ੍ਫ਼ ਅਸ੍ਸੇਸ੍ਮੇੰਟ ਦੇ ਲਈ ਪਹਿਲਾਂ ਬਣਾਏ ਗਏ ਟੈਸਟ ਐਂਪਲਾਈ ਕਲਾਸ ਵਿੱਚ ਇੱਕ ਇੰਪ2 ਆਬਜੇਕਟ ਬਨਾਓ
ਫਿਰ ਡਾਟ ਆਪਰੇਟਰ ਦੀ ਵਰਤੋ ਕਰਕੇ ਦੋ ਆਬਜੇਕਟਸ ਦੀ ਵੈਲਿਊਜ ਇਨੀਸ਼ਿਲਾਇਜ ਕਰੋ
ਪਹਿਲੇ ਆਬਜੇਕਟ ਲਈ ਵੈਲਿਊਜ ਦੇ ਰੁਪ ਵਿੱਚ 55 ਅਤੇ ਪ੍ਰਿਆ ਵਰਤੋ ਕਰੋ
ਦੂੱਜੇ ਆਬਜੇਕਟ ਲਈ ਵੈਲਿਊਜ ਦੇ ਰੁਪ ਵਿੱਚ 45 ਅਤੇ ਸੰਦੀਪ ਵਰਤੋ ਕਰੋ
ਦੋਵਾਂ ਆਬਜੇਕਟਸ ਲਈ ਵੈਲਿਊਜ ਆਉਟਪੁਟ ਵਿੱਚ ਦਿਖਾਓ
ਸਪੋਕਨ ਟਿਊਟੋਰਿਲ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ਇਸ ਲਿੰਕ ਉੱਤੇ ਉਪਲੱਬਧ ਵਿਡਯੋ ਵੇਖੋ
http ਸਪੋਕਨ ਟਿਊਟੋਰੀਅਲ ਓਰਗ What is a Spoken Tutorial ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸਾਰਾਂਸ਼ਿਤ ਕਰਦਾ ਹੈ
ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸੱਕਦੇ ਹੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲ ਦਾ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ
ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ
ਜਿਆਦਾ ਜਾਣਕਾਰੀ ਲਈ ਕੰਟੈਕਟ ਸਪੋਕਨ ਟਿਊਟੋਰੀਅਲ ਓਰਗ ਉੱਤੇ ਲਿਖੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
ਇਹ ਭਾਰਤ ਸਰਕਾਰ ਦੀ ਐਮਐਚਆਰਡੀ ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ਆਈਸੀਟੀ ਰਾਹੀਂ ਸੁਪੋਰਟ ਕੀਤਾ ਗਿਆ ਹੈ
001311 001308 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ
http ਸਪੋਕਨ ਟਿਊਟੋਰੀਅਲ ਓਰਗ ਨਮੈਕਟ ਇੰਟਰੋ ਹੁਣ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ
ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ
ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ
ਧੰਨਵਾਦ